ਹਰ ਇੱਕ ਚੀਜ ਆਪਣੇ ਸ਼ਰੀਰ ਨਾਲ ਐ ਹੁਣ ਉਹਨੇ ਜੇ ਤੁਸੀਂ ਸ਼ਰੀਰ ਨੂੰ ਕੁੱਛ ਇਹੋ ਜਿਹੀ ਚੀਜ ਖਿਲਾਓਗੇ

ਵੀ ਮੈਨੂੰ ਲੋੜ ਨਹੀਂ

ਹੋਲੀ ਹੋਲੀ ਹਾਂ ਹੋਲੀ ਹੋਲੀ ਆਦਤ ਜਾ ਹੋਲੀ ਹੋਲੀ ਸ਼ਰੀਰ ਆਪਣਾ ਉਹ ਚੀਜ ਨੂੰ ਮਤਲਬ except ਕਰਨੇ ਚ time ਲਿੰਦਾ ਹਾਂ ਬਸ ਧੱਕਾ ਨਾ ਕਰੋ ਹਾਂਜੀ ਇਹ ਹੈ ਸਹੀ ਗੱਲ ਹੈ

fiber ਆਪਾਂ ਨੂੰ ਬਹੁਤ ਲੇਣਾ ਚਾਹਿਦਾ

ਹਾਂਜੀ ਜਿਵੇਂ ਤੁਸੀਂ ਜਿਵੇਂ ਹੈਗੇ ਆਪਣਾ ਮੰਨ ਲੋ ਸੰਤਰਾ

ਆ ਛਿਨ ਲੇਣੇ ਆ ਉਹ ਵਿੱਚ ਹੁੰਦੇ ਨੀ ਵਿੱਚ ਚਿੱਟੇ ਚਿੱਟੇ ਜੇ ਪੁੰਛਾ ਜੀ ਕਹਿਲੋ

ਉਹ ਗੁੱਦਾ ਜਾ ਹੁੰਦਾ ਜਿਹੜਾ

ਹਾਂ ਉਹ ਸਿਟਨਾ ਨਹੀਂ ਚਾਹਿਦਾ ਉਹਦੇ ਵਿੱਚ ਤਾਂ fiber ਹੈ ਜੀ ਖੀਰਾ ਹੋ ਗਿਆ ਮੁੱਲੀ ਹੋ ਗਈ ਆ ਜਿਹੜੇ ਛੀਲੜ ਐ ਛੀਲੜਾ ਦੇ ਵਿੱਚ fiber ਐ ਬਹੁਤ ਜਿਆਦਾ

ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਛੀਲੜ ਖਾਨੇ ਚਾਹੀਦੇ ਨੇ ਆਪਾਂ ਨੂੰ ਉਹੀ ਚੀਜ ਆਪਾਂ ਸਿੱਟ ਦੇਂਦੇ ਆ ਜੀ ਉਹੀ ਸਿੱਟ ਦਿੰਦਾ ਆ ਜੀ ਉਹਦੇ ਵਿੱਚ ਤਾਂ ਅਸਲੀ ਚੀਜ ਐ ਉਹਨੂੰ ਚੰਗੀ ਤਰ੍ਹਾਂ ਧੋ ਲੋ

ਉਹ ਆਪਾਂ ਹਾਂ ਉਹ ਆਪਾਂ ਪਾ ਦਿੰਦੇ ਆ ਡੰਗਰਾ ਨੂੰ

ਉਹ ਰਸਾਂ ਜਾ ਪੀ ਲੇਂਦੇ ਐ ਬਾਕੀ ਡੰਗਰਾ ਡੂੰਗਰਾ ਨੂੰ ਪਾ ਦਿਨੇ ਆ ਜਾ ਗੰਦ ਗੁੰਦ ਚ ਸਿੱਟ ਦੇਣੇ ਆ ਹੁਣ ਜੂਸ ਐ ਸੰਤਰੇ ਦਾ ਜੂਸ ਐ ਜਾ ਗਾਜਰ ਦਾ ਜੂਸ ਐ ਆਪਾਂ ਪੀਨੇ ਆ

ਫੇਰ ਉੱਪਰੋ ਛੀਲੜ ਤਾਰਿਆ ਫੇਰ ਤਾਂ ਜਦ ਕਿ ਅਸਲੀ ਚੀਜ ਤਾਂ ਉਹਦੇ ਵਿੱਚ ਹੀ ਹੈ ਮਤਲਬ ਇਹਨੇ ਭਜਿਆ ਸੰਤਰੇ ਦਾ ਜਾ ਕਹਿ ਦਿੰਦੇ ਆ ਉਹ ਆਪਾਂ ਸਿੱਟ ਉਹ ਖਾ ਤਾਂ ਹੁੰਦਾ ਨੀ

ਹਾਂ ਜਿਹੜਾ ਚਿੱਟਾ ਚਿੱਟਾ ਜਾਲਾ ਜਾ ਹੁੰਦਾ

ਕਹਿੰਦੇ ਸੇਬ ਵੀ ਬਗੈਰ ਕੱਟਿਆ ਖਾਣਾ ਚਾਹਿਦਾ ਹੁਣ ਛੀਲੇ ਤੇ

ਸੇਬ ਹੋ ਗਿਆ ਤੁਹਾਡਾ ਹੋਰ ਜਿੱਦਾਂ ਗਾਜਰਾ ਮੁੱਲੀਆ ਇਹਨੂੰ ਆਪਾਂ ਛੀਲੜ ਇਹਨੂੰ ਆਪਣਾ ਛੀਲੜ ਨਾ ਉਤਾਰੋ ਏਧਾ ਹੀ ਖਾਓ ਹਾਂ ਚੰਗੀ ਤਰ੍ਹਾ ਤੋਂ ਲਵੋ ਉਹਨਾਂ ਨੂੰ ਐਵੇਂ ਹੀ ਖਾਓ ਹੁਣ ਪਹਿਲਾਂ ਲੋਕ ਖਾਂਦੇ ਨੇ ਤੇ ਜੀ ਖੇਤਾ ਚ ਗਏ ਪੱਟੀ ਧੋਇ ਜਦੀ ਖਾ ਲਿੰਦੇ ਤੇ

ਹਾਂ ਹਾਂ

ਜਿਹਨੂੰ acid ਬਣਦਾ ਤੇਜਾਬ ਬਣਦਾ ਉਹਨੂੰ fiber ਜਿਆਦਾ ਲੇਨੀ ਚਾਹੀਦੀ ਐ

ਹਾਂਜੀ ਉਹ ਨਾ fiber ਜਿਆਦਾ ਲਵੇ ਕਿਉਂਕਿ ਜਿਹੜਾ ਤੇਜਾਬ ਬਣਦਾ ਐ ਉਹ ਕਿ ਹੁੰਦਾ liquid ਹੁੰਦਾ ਇੱਕ ਕਿਸਮ ਦਾ ਜੇ ਉਹ fiber ਲੁਗਾ liquid ਜਿਹੜਾ fiber liquid ਜਿਹੜਾ ਚੂਸ ਸਕਦੀ ਐ ਉਹ ਹੁਣ ਜਿਹੜਾ ਆਟਾ ਬੁਰਾ ਬੁਰਾ ਹੁੰਦਾ ਜੀ ਹੁਣ ਛਾਨਦੇ ਨਹੀਂ ਹੈਗੇ

ਉਹ ਨਿਰਾ ਉਹ ਹੈ ਜੀ ਉਹ ਹੈ ਆਪਣਾ fiber

ਉਹੀ ਤਾਂ ਮੈਂ ਪਹਿਲਾਂ ਦਸ ਕੇ ਹਟਿਆ ਜਿਹੜੀ ਵਧੀਆ ਚੀਜ ਹੁੰਦੀ ਐ ਉਹ ਆਪਾਂ ਨੂੰ ਵਧੀਆਂ ਨਹੀਂ ਲਗਦੀ ਉਹ ਵਧੀਆ ਨਹੀਂ ਲੱਗਦੀ ਹਨਾ ਜਿਹੜੀ ਫਾਇਦੇ ਮੰਦ ਐ ਉਹ ਵਧੀਆ ਨਹੀਂ ਲੱਗਦੀ ਜਿਹੜੀ ਨੁਕਸਾਨ ਦਾਇਕ ਐ ਉਹ ਵਧੀਆ ਲੱਗਦੀ ਐ ਉਹ ਬੜੀ ਸੋਹਣੀ ਲੱਗਦੀ ਐ ਹੁਣ ਅੱਗੇ ਘਰ ਚ ਕਰਦੇ ਥੇ ਵਿੱਚ ਵਿੱਚ ਕਰਦੇ ਥੇ ਹੁਣ ਆਟੇ ਆਲੀ ਚੱਕੀ ਦੇ ਨਾਲ ਲਾਏ ਹੋਏ ਨੇ ਚਾਰੇ ਦੇ ਨਾਲ

ਝੂਠ ਮਨੋਗੇ ਸੱਚ ਨੀ ਮਨੋਗੇ ਲੋਕ ਹੁਣ ਬਾਹਰੋਂ ਖਰੀਦ ਦੇ ਨੇ ਜੀ special ਬੁਰਾ ਵੀਹ ਰੂਪਏ ਪਤਾ ਨਹੀਂ ਪੱਚੀ ਰੂਪਏ

ਅੱਛਾ ਏਧਾ ਸਿਧਾ ਉਹ ਖਾ ਹੋ ਜਾਂਦਾ ਉਹ

ਤਰੀਕਿਆ ਨਾਲ ਖਾਂਦੇ ਨੇ ਉਸ ਨੂੰ ਬੁਰੇ ਨੂੰ ਹਾਂ ਫੇਰ ਤਾਂ ਵਧੀਆ ਜੀ ਖਾਣਾ ਚਾਹਿਦਾ ਨਹੀਂ ਤਾਂ ਸਿੱਟ ਦੇਣੇ ਆ

ਉਹ ਪਤਾ ਮੈਂ ਨਾ ਦੇਖਿਆ ਲੋਕ ਜਿਹੜਾ ਖੀਰਾ ਹੁੰਦਾ ਮੁੱਲੀ ਗਾਜਰ ਉਹ ਘੀਆ ਜਾ ਕੁੱਛ ਕੁੱਛ ਨਹੀਂ ਕਰਦੇ ਸਿਧਾ ਹੀ ਖਾਂਦੇ ਨੇ ਉਹ

ਹਮ ਅਰ ਇਹਨਾਂ ਚ protein ਖਾਸਾ ਹੁੰਦਾ ਐ ਨਾ ਇਹਨਾਂ ਚ ਸਿਰਫ ਜਿੰਨਾ ਵੀ ਛੀਲੜ ਐ ਨਾ ਸਬਜੀਆ ਦਾ fruit ਆ ਦਾ ਉਹਦੇ ਵਿੱਚ fiber ਬਹੁਤ ਜਿਆਦਾ

ਸੂਗਰ ਦਾ ਮਰੀਜ ਐ ਉਹ fiber ਵੱਧ ਮਾਤਰਾ ਮਤਲਬ proper ਮਾਤਰਾ ਵਿੱਚ ਲੈ ਲਵੇ ਉਹਦੀ ਸੂਗਰ ਖਤਮ ਹੋਜੂਗੀ ਹਾਂ ਹਾਂ ਸਹੀ ਗੱਲ ਹੈ

ਦੇਖਿਆ ਕਹਿੰਦੇ ਜਿਹੜੇ ਦੋ bread ਦੋ bread ਤੇ ਇੱਕ ਅੰਡਾ same position ਚ ਐ ਇਹ ਵੀ ਤੁਸੀਂ ਦੋ bread ਖਾਲੇ ਇੱਕ ਅੰਡਾ ਖਾ ਲਿਆ same ਐ ਉਹਨਾਂ ਚ same protein ਐ

ਦੇ ਵਿੱਚ ਮੈਦਾ ਹੋ ਗਿਆ ਜਾ ਹੋਰ ਚੀਜਾਂ ਵੀ ਹੈਗਿਆ ਜੀ

ਉਹ ਤਾਂ ਬਹੁਤ ਉਹ ਮਤਲਬ ਤਕਨੀਕੀ ਗੱਲਾ ਹਾਗਿਆ ਕੋਈ ਕੋਈ ਚੀਜ ਚ ਫਾਇਦੇਮੰਦ ਐ ਕਿਸੇ ਚ ਕੁੱਛ ਬਚਦਾ ਕਿਸੇ ਚ ਕੁੱਛ ਐ

ਠੀਕ ਐ ਫੇਰ ਆਪਾਂ ਨੂੰ ਸਵੇਰੇ time ਆਪਾਂ ਨੂੰ ਕਿ ਲੇਣਾ ਚਾਹਿਦਾ ਕਿੰਨਾ ਕ ਖਾਣਾ ਚਾਹਿਦਾ ਕਿਵੇਂ ਜੀ ਜਿਹੜਾ morning time ਚ ਆਪਾਂ ਨੂੰ ਕਿੰਨਾ ਕ ਖਾਣਾ ਚਾਹਿਦਾ ਜੀ

morning ਦੇ ਵਿੱਚ ਰੱਜ ਕੇ ਖਾਓ ਤੁਸੀਂ ਭਾਵੇ ਦਸ ਰੋਟੀਆਂ ਖਾ ਲਵੋ

ਕੋਈ issue ਨਹੀਂ ਹੈਗਾ ਕਿਉਂਕਿ ਸਵੇਰੇ ਆਪਨੇ ਸ਼ਰੀਰ ਨੂੰ energy ਦੀ ਲੋੜ ਹੁੰਦੀ ਹੈ

ਸਬ ਤੋਂ ਜਿਆਦਾ ਆਪਣਾ ਲੰਬਾ time ਹੁੰਦਾ ਰਾਤ ਦਾ

ਨੋ ਵਜੇ ਰੋਟੀ ਖਾ ਕੇ ਨੋ ਸਾਡੇ ਨੋ ਸੋ ਜਾਂਦੇ

ਸਵੇਰੇ ਉੱਠਦੇ ਆ ਸਵੇਰੇ ਆਪਾਂ ਫਲਸ ਜਾਂਦੇ ਆ fresh ਹੋ ਜਾਂਦੇ ਆ ਪੇਟ ਖਾਲੀ ਹੋਣ ਨਾਲ ਆਪਣੀ energy ਘੱਟ ਹੁੰਦੀ ਐ

ਇਸਲਈ ਸਵੇਰੇ ਜਰੂਰ breakfast ਚਾਹਿਦਾ ਕਈ ਆਪਣਾ ਰੱਜ ਕੇ ਸਲਾਦ ਖਾਲੋ ਰੋਟੀ ਖਾਲੋ ਜੋ ਵੀ ਤੁਹਾਡਾ ਜੀਅ ਕਰਦਾ ਉਹ ਖਾਲੋ ਅੱਛਾ ਜੀ

ਖਾਣਾ ਚਾਹਿਦਾ ਜੀ ਬੰਦਾ protein ਜਿਆਦਾ ਲਵੇ protein ਜਿਆਦਾ ਲੋੜ ਐ body ਨੂੰ protein ਚਾਹੇ ਮੈਂ ਦਸਦਾ ਜਿੰਨੀ ਤੁਹਾਡਾ weight ਐ ਉਹਨੇ ਗ੍ਰਾਮ protein ਅੱਸੀ ਕਿੱਲੋ weight ਹੈ ਤਾਂ ਤੁਹਾਨੂੰ ਅੱਸੀ ਗ੍ਰਾਮ protein ਚਾਹਿਦਾ

ਹਾਂਜੀ ਹਾਂਜੀ ਹਾਂਜੀ

hello. ਕੀ ਹਾਲ ਹੈ ਵੀਰੇ? ਵਧੀਆ ਵਿਕੀ, ਤੂੰ ਸੁਨਾ ਕੀ ਹਾਲ-ਚਾਲ? ਵਧੀਆ, ਸੰਨੀ ਵਧੀਆ . ਹੋਰ, ਕੀ ਚੱਲ ਰਿਹਾ ਅੱਜਕਲ੍ਹ? ਬਸ ਅਅ free ਸੀ ਵੈਸੇ ਤਾਂ ਅੱਜਕਲ੍ਹ. ok. ਮੈਂ ਤੇਨੂੰ ਇਸ ਕਰਕੇ phone ਕੀਤਾ ਸੀ. ਹਾਂ, ਹਾਂ ਦਸ. ਮੇਰਾ ਨਾ phone ਸੀ ਉਹ ਕਾਫੀ ਪੁਰਾਣਾ model ਹੋ ਗਿਆ. ਦੋ-ਤਿੰਨ ਵਾਰੀ hang ਵੀ ਹੋ ਚੁੱਕਿਆ. ਬਾਕੀ ਮੈਂ ਹੁਣ ਕਿਸੇ ਨੂੰ call ਲੱਗਾ ਰਿਹਾ ਹੁੰਨਾਂ ਜਾਂ ਕੁੱਝ ਵੀ ਕੋਈ app ਖੋਲ ਰਿਹਾ ਹੁੰਨਾਂ ਕੋਈ photo click ਕਰ ਰਿਹਾ.

ਓਹੋ hang ਹੋਇਆ ਮੈਨੂੰ restart ਵੀ ਕਰਨਾ ਪਿਆ, ਹੈ ਨਾ. restart ਕਰਕੇ ਵੀ ਓਹ performance ਮੈਂ ਨਵਾਂ ਲਿੱਤਾ ਸੀ. ਓਹ ਨਹੀ ਰਹੀ ਹੈਗੀ ਉਸ ਫੋਨ 'ਚ. ਅੱਛਾ. ਹਮਮ ਮੈਂ ਇਹ ਸੋਚ ਰਿਹਾ ਸੀ. ਮੈਂ ਕਿਹਾ ਚੱਲ ਸੰਨੀ ਨੂੰ ਥੋੜਾ ਜਿਹਾ technology new model ਚੱਲ ਰਹੀ ਹੈ. ਓਹ ਪਤਾ ਹੋਏਗੀ ਮੈਂ ਚਲੋ ਸੰਨੀ ਨੂੰ call ਕੀਤੀ ਜਾਏ. ਸਲਾਹ ਲੀਤੀ ਜਾਵੇ ਇਸ ਬਾਰੇ ਥੋੜੀ ਜਿਹੀ. ਹਾਂ ਹਾਂ. ਬਿਲਕੁਲ ਅਅ ਕਿਸ type ਦਾ ਵੈਸੇ smart phone? ਤੈਨੂੰ ਪਸੰਦ ਹੈ. ਦੇਖੋ smart phone ਅਅ, ਕੈਮੇਰਾ ਵੀ ਵਧੀਆ ਹੋਵੇ ਮਤਲਬ ਕੀ features ਮੈਨੂੰ ਇੰਨਾ ਨਹੀ ਪੱਤਾ ਇਨ੍ਹਾਂ ਚੀਜਾਂ ਬਾਰੇ. ਤੁਸੀਂ ਥੋੜਾ ਜਿਹਾ ਮੈਨੂੰ ਦੱਸੋ, ਜਿਵੇਂ ਹੁਣ models ਚੱਲ ਰਹੇ ਨੇ, oppo, realme ਵਗੈਰਾ ਹੋਗੇ. oneplus ਹੋ ਗਿਆ. iphone ਇਨ੍ਹਾਂ 'ਚੋਂ better ਕਿਹੜਾ ਮਤਲਬ ਕੀ ਆਪਣੇ ਪੈਸੇ ਵੀ ਘੱਟ ਲੱਗਣ ਆਪਾਂ ਨੂੰ ਚੀਜ ਵੀ ਵਧੀਆ ਮਿਲੇ. features ਹੋਣ ਵਿੱਚ, main ਗੱਲ problem ਦੇਖੋ ਆਪਣਾਂ ਕੰਮ ਹੁੰਦਾ ਹੈ ਨਾ data store ਕਰਨ ਦਾ hang ਨਾ ਹੋਵੇ. ok. ਅਅ ਵੈਸੇ ਕਿੰਨਾ ਕ ਖਰਚਾ ਕਰਨਾ ਫਿਰ ਉਸ ਹਿਸਾਬ ਨਾਲ. ਮੈਂ ਦਸ ਦਿੰਦਾ, ਜਿਹੜੇ ਵੀ brand ਹੈਗੇ. ਖਰਚਾ ਅਅ normally ਪੰਦਰਾਂ ਤੋਂ ਵੀਹ ਕ ਹਜ਼ਾਰ ਇੰਨੇ ਕੁ ਚ ਆਪਣਾ ਬਜਟ ਹੈ. ਤੇ ਅਅ ਇੰਨੇ ਕ ਬਜਟ ਹੈ. ਓਹ ਵੀ ਮੈਨੂੰ details ਦੱਸਿਓ EMI ਬਾਰੇ ਵੀ ਕਿਵੇਂ ਆਪਾਂ ਕਿਸ-ਕਿਸ model ਦੀ ਕਿਵੇਂ ਕਰ ਸਕਦੇ ਹਾਂ ਹੈ ਨਾਂ. ਹਾਂ, ਹਾਂ. ਵੈਸੇ ਤਾਂ ਜੇ local ਆਪਣਾ ਦੇਖਿਆ ਜਾਵੇ ਤਾਂ vivo best ਹੈ, ਕਿਉਂਕਿ vivo ਦੇ ਜਿਹੜੇ service center ਹੈ ਉਰੇ ਕਾਫੀ ਸਾਰੇ ਹੈ. ਇਸ ਕਰਕੇ ਓਹ brand ਜਿਆਦਾ ਵਧੀਆ ਰਹਿੰਦਾ ਜਿਦੇ servicing ਵਧੀਆ ਹੋਵੇ ਹੈ ਨਾਂ. ਜਿਵੇਂ ਪਹਿਲਾਂ ਤਾਂ ਚਲੋ Chinese phone ਆਂਦੇ ਰਹੇ. ਓਹ ਇਸ ਕਰਕੇ ਹੁਣ ਓਹ ban ਹੋ ਗਏ ਓਹਨਾਂ ਦਾ ਕੋਈ servicing ਵਗੈਰਾ ਕੋਈ guarantee ਨਹੀ ਹੁੰਦੀ ਸੀ . but ਅੱਜਕੱਲ੍ਹ ਹੁਣ ਅਪਣਾ made in India ਚੱਲ ਰਿਹਾ ਹੈ. ਇਸ ਕਰਕੇ ਕਈ smart phone branded ਹੈ. ਓਹ Indian ਮਾਰਕੇਟ ਤੋਂ ਹੀ ਆ ਰਹੇ ਨੇ. main ਅਅ. main ਆਪਣਾਂ MI ਇਸ time ਬਹੁਤ ਵਧੀਆ ਚੱਲ ਰਿਹਾ MI ਦੇ phones ਹੈਗੇ ਹੈ. ok ok. MI ਮੈਂ ਇੱਕ ਇਹ ਗੱਲ ਵੀ ਕਰਨੀ ਸੀ, ਜਿਵੇਂ ਆਪਾਂ phone ਜਿਵੇ ਤੁਸੀਂ ਕਿਹ ਰਹੇ ਹੋ VIVO best company ਹੈ. ਵੀ India ਦੇ service center ਵੀ ਨੇ.

ਓਹ service center ਵਾਲੀ ਗੱਲ ਠੀਕ ਹੈ ਉਨ੍ਹਾਂ ਦੀ features ਵਗੈਰਾ ਕੁੱਝ ਥੋੜਾ ਜਿਹਾ.

ਓਹਦੇ 'ਚ ਛੇ ਪੋਇੰਟ ਪੰਜ ਇੰਚ ਦੀ full HD IPS display ਹੈ. ਤੇ snap dragon ਦਾ six .

ਤੇ battery ਵੀ ਓਹਦੀ ਬਹੁਤ ਵਧੀਆ ਪੰਜ ਹਜਾਰ MH battery ਆਉਂਦੀ ਹੈ. design wise, look wise ਵੀ ਬਹੁਤ ਵਧੀਆ ਦੇਖਣ 'ਚ. ਠੀਕ ਹੈ. ਤੇ ਏਵ੍ਵੇਂ ਮੈਨੂੰ ਨਾਂ ਜਿਵੇਂ ਆਪਣੇ new model ਚੱਲ ਰਹੇ ਨੇ ਅਅ ਅੱਲਗ-ਅੱਲਗ ਨਾ ਕੰਪਨੀਆਂ ਦੇ ਉਨ੍ਹਾਂ ਬਾਰੇ ਵੀ ਥੋੜਾ ਦੱਸੋ, ਵੀ ਆਪਾਂ ਥੋੜਾ ਜਿਹਾ ਹੈ ਨਾਂ detail 'ਚ ਇਨ੍ਹਾਂ ਜਾਦੇ ਥੋੜਾ ਜਾਂ compare ਕਰਕੇ ਆਪਾਂ ਸਹੀ ਚੀਜ਼ ਲੈ ਸਕੀਏ, ਵੀ ਆਪਣੇ ਬਜਟ ਵਿੱਚ ਵੀ ਆ ਜ਼ੇ ਹੈ ਨਾ. vivo ਦੇ ਵੀ ਕਈ model ਨੇ, one plus ਦੇ ਵੀ, oppo ਦੇ ਵੀ, realme ਦੇ ਵੀ, ਥੋੜਾ ਮੈਨੂੰ ਦੱਸੋ ਇਨ੍ਹਾਂ ਦਾ detail ਵਿੱਚ ਦੱਸੋ ਥੋੜਾ ਜਿਹਾ. ਅੱਛਾ. ਹਾਂ ਇੱਕ ਤਾਂ redme ਦਾ ਆਉਂਦਾ, ਆਪਣਾ note-series ਬਹੁਤ ਵਧੀਆ series ਹੈ. ਹਰ ਸਾਲ ਮਤਲਬ ਓਹ ਆਪਣਾ note series launch ਕਰਦੇ ਹੈ, better ਓ better ਬਣਾਕੇ. ਇਸ ਕਰਕੇ redme ਦੀ note-series ਹੋ ਗਈ. ਤੇ vivo ਦੀ ਟੀ-series ਹੋ ਗਈ. oppo, vivo same ਹੀ ਹੈ. ਬਸ ਉਨ੍ਹਾਂ ਦਾ brand ਦਾ ਫਰਕ ਹੈ. oppo ਦੇ ਵੀ ਕਾਫੀ phones ਉਨ੍ਹਾਂ ਨੇ launch ਕਰੇ ਹੈ but vivo ਦੇ comparison same ਹੀ ਹੈ ਬਸ branding ਦਾ ਫ਼ਰਕ ਹੁੰਦਾ ਹੈ.. ਤੇ ਹੋਰ ਜੇ ਤੁਹਾਨੂੰ ਵਧੀਆ ਚਾਹੀਦਾ Samsung ਤਾਂ ਪਤਾ ਹੀ ਹੈ ਫਿਰ ਸਾਰਿਆਂ ਦਾ main ਮਤਲਬ favorite Samsung ਹੈ feature ਓਹਦੇ ਵੀ ਕਾਫੀ ਹੁਣ improve ਹੋ ਗਏ. ਓਓ Samsung try ਕਰ ਸਕਦੇ ਹੋ .

ਜਿਆਦਾਤਰ same ਹੀ ਨੇ. ਥੋੜਾ ਬਹੁਤ ਇਨ੍ਹਾਂ 'ਚ ਫ਼ਰਕ ਹੁੰਦਾ, ਜਿਵੇਂ ਇੱਕ-ਅੱਧੇ feature ਦਾ about battery type ਲਾ ਲੋ.

ਤੁਸੀਂ flip cart ਤੇ try ਕਰ ਸਕਦੇ ਹੋ flip cart ਤੇ ਆਪਣਾ mobile search ਕਰ ਲਵੋ ਇੱਕ ਤਾਂ offer ਚਲਦੀ ਰਹਿੰਦੀ ਹੈ ਉਸ ਤੇ

ਅਅ ਉੱਥੇ ਵੀ redme ਤੇ ਜਿਆਦਾ offer ਹੈ. ਜੇ EMI ਤੇ ਲੈਣਾ ਹੈ ਤਾਂ bajaj card ਜਿਹੜਾ ਆਪਣਾ ਬਣਦਾ ਹੈ.